ਇਸ ਪਿੱਛੇ ਇਸ ਪਿਚਰ ਵਿੱਚ ਸਾਨੂੰ ਬਹੁਤ ਸੋਣੀਆਂ ਸੋਣੀਆਂ ਲਾਈਟਸ ਦੇਖਣ ਨੂੰ ਮਿਲ ਰਹੀਆਂ ਹਨ।

ਇੱਸ ਸ਼ੌਪ ਵਿੱਚ ਸਾਨੂੰ ਬੋਹੁਤ ਸਾਰੀਆਂ ਇਲੈਕਟ੍ਰੋਨਿਕਸ ਚੀਜਾਂ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਪਿਕਚਰ ਵਿੱਚ ਸਾਨੂੰ ਇੱਕ ਆਦਮੀ ਦੇਖਣ ਨੂੰ ਮਿੱਲ ਰਿਹਾ ਹੈ।

ਇਸ ਪਿਕਚਰ ਵਿੱਚ ਸਾਨੂੰ ਇਕ ਰੇਲਵੇ ਸਟੇਸ਼ਨ ਦੇਖਣ ਨੂੰ ਮਿਲ ਰਿਹਾ ਹੈ।

ਇਹ ਸ਼ੈਡ ਦੇਖਣ ਵਿੱਚ ਬਹੁਤ ਵੱਡੀ ਲੱਗ ਰਹੀ ਹੈ।

ਇਸ ਪਿੱਚਰ ਵਿੱਚ ਸਾਨੂੰ ਇੱਕ ਗਾਰਡਨ ਦੇਖਣ ਨੂੰ ਮਿਲ ਰਿਹਾ ਹੈ।

ਗਾਰਡਨ ਵਿਚ ਬੋਹਤ ਸਾਰੇ ਟ੍ਰੀ ਲੱਗੇ ਹੋਏ ਹਨ।

ਇਸ ਪਿਕਚਰ ਵਿੱਚ ਸਾਨੂੰ ਇੱਕ ਕ੍ਰੇਨ ਦੇਖਣ ਨੂੰ ਮਿਲ ਰਹੀ ਹੈ।

ਇੱਥੇ ਇੱਕ ਟ੍ਰੀ ਵੀ ਦੇਖਣ ਨੂੰ ਮਿਲ ਰਿਹਾ ਹੈ।

ਵਾਟਰ ਪਾਰਕ ਦੇਖਣ ਵਿੱਚ ਬਹੁਤ ਸੋਹਣੀ ਲੱਗ ਰਹੀ ਹੈ।

ਇਸ ਪਿਚਰ ਵਿੱਚ ਸਾਨੂੰ ਇੱਕ ਰੋਡ ਦਿਖਾਈ ਦੇ ਰਿਹਾ ਹੈ।

ਇਹ ਕਿਸੇ ਕਾਲਜ ਦੇ ਵਿੱਚ ਸਾਰੇ ਬੱਚੇ ਖੜੇ ਦਿਖਾਈ ਦੇ ਰਹੇ ਹਨ

ਕੇ_ਐਫ_ਸੀ ਦੇ ਨਾਲ ਹੀ ਬੇਕ ਕੈਫੇ ਵੀ ਹੈ।

ਇਸ ਪਿੱਚਰ ਵਿੱਚ ਸਾਨੂੰ ਇੱਕ ਮਾਰਕੀਟ ਦਿਖਾਈ ਦੇ ਰਹੀ ਹੈ।

ਇਸ ਪਿਚਰ ਵਿੱਚ ਸਾਨੂੰ ਇੱਕ ਬੈਡ ਦਿਖਾਈ ਦੇ ਰਿਹਾ ਹੈ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਰੂਮ ਦੇਖਣ ਨੂੰ ਮਿਲ ਰਿਹਾ ਹੈ।

ਇਸ ਪਿੱਚਰ ਵਿੱਚ ਸਾਨੂੰ ਦੋ ਆਦਮੀ ਦੇਖਣ ਨੂੰ ਮਿਲ ਰਹੇ ਹਨ।

ਇਹ ਆਦਮੀ ਇੱਕ ਘਰ ਵਿੱਚ ਮਜ਼ਦੂਰੀ ਦਾ ਕੰਮ ਕਰ ਰਹੇ ਹਨ।